ਹਾਂਜੀ ਕਿਵੇਂ ਓ?

ਹੋਰ ਕੀ ਕਰਦੇ?

ਬੈਠੇ ਧੁੱਪ ਚ ਅੱਛਾ ਹੋਰ ਕੋਈ ਨਵੀ ਤਾਜੀ ਬੱਸ ਸਬ ਵਧੀਆ ਤੁਸੀਂ ਸੁਣਾਓ ਵਧੀਆ ਬੱਸ ਵੇਹਲੇ ਬੈਠੇ ਆ ਜਾਨ ਦੀ ਤਿਆਰੀ ਚ ਆ ਮੰਦਿਰ ਜਾ ਕੇ ਆਣਾ ਆ ਕਿਥੇ ਜਾਣਾ?

ਕਿਥੇ ਜਾਣਾ ਏ ਮੇਂ ਕਿਹਾ ਕਿ ਮੰਦਿਰ ਜਾ ਕੇ ਆਣਾ ਮੱਥਾ ਟੇਕ ਕੇ ਆਣਾ ਮੰਦਿਰ ਜਾ ਕੇ ਆਣਾ ਅੱਛਾ ਅੱਛਾ ਦੂਰ ਜਾਣਾ ਮਤਲਬ ਨੇੜੇ ਜਾ~ ਨੇੜੇ ਨਹੀਂ ਨਹੀਂ ਨੇੜੇ ਈ ਜਾਣਾ ਏ ਇਥੇ ਘਰ ਕੋਲ ਹੀ ਹੈ।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

ਅੱਛਾ ਅੱਛਾ

ਹਮ ਹਮ ਕਿੱਥੇ ਦੂਰ ਜਾਓ ਮੰਦਿਰ ਦੂਰ ਜਾ ਕੇ ਘੁੱਮੇ ਆਓ ਕਿਤੇ ਜਾ ਕੇ

ਅੱਛਾ।

ਹੋਰ ਸਭ ਠੀਕ ਹਮ ਤੇ ਤੁਹਾਨੂੰ ਇੱਕ ਮੰਦਿਰ ਬਾਰੇ ਪਤਾ ਏ ਮੈ ਵ~ ਵੈਸੇ ਸੁਣ ਰਹੀ ਹਾਂ ਮੈਂ ਕਾਫੀ ਜਾਣਿਆਂ ਤੋਂ

ਅੱਛਾ ਅੱਛਾ ਜੀ ਇਹ ਸੂਰਜ ਕੋਨਾਰਕ

ਹਾਂ ਹਾਂਜੀ ਸੁਣਿਆ ਇਹਦੇ ਬਾਰੇ?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

ਅੱਛਾ ਨਈ ਮੈ ਸੁਣਿਆ ਨਈ ਇਹ ਮੰਦਿਰ ਬਾਰੇ ਕਦੇ ਮੈ ਕਿਆ, ਓਦਾਂ ਵੀ ਕਾਫੀ ਮੰਦਿਰ ਸੁਣੇ ਵੀ ਇਹ ਮੰਦਿਰ, ਮੰਦਿਰ ਦਾ ਮੈ ਨਾਮ ਪਹਿਲੀ ਵਾਰ ਸੁਨ ਰਹੀ ਆ ਇਹ ਕਹਿੰਦੇ ਕਾਫੀ ਮਤਲਬ ਵਧੀਆ ਮੰਦਿਰ ਤੇ ਜਿੱਦਾਂ ਸੂਰਜ ਜਿੱਦਾਂ ਹੈ ਨੀ ਗੋਲ, ਓਦਾਂ ਇਹ ਮੰਦਿਰ ਏ ਤੇ ਕਹਿੰਦੇ ਬਣੀ ਹੋਈ ਇਹ Okay ਕਿਥੇ ਏ ਮੰਦਿਰ ਵੈਸੇ ਮਸ਼ਹੂਰ ਕਿਉਂ ਆ ਹੈ?

ਕਿ ਨਈ ਵੈਸੇ ਮੰਦਿਰ ਮਸ਼ਹੂਰ ਕਿਉਂ ਏ? ਮੰਦਿਰ ਮਸ਼ਹੂਰ ਹੈਗਾ ਆਪਣੇ ਓਹਦੇ ਲਈ ਮਸ਼ਹੂਰ ਆ ਜਿਦਾਂ ਕਿ ਇਹ ਨ ਮਤਲਬ, ਕਹਿੰਦੇ ਇਹ ਇਹ ਆ ਤੇ ਵੀ architecture ਮਤਲਬ ਬਹੁਤ ਸੋਹਣੀ ਕੀਤੀ ਹੈ ਤਾਂ ਹੀ ਇਹ ਬਹੁਤ ਜ਼ਿਆਦਾ ਮਸ਼ਹੂਰ ਆ

ਨਈ ਕਹਿੰਦੇ ਆ ਨਾ ਸੁਣਿਆ ਵੀ ਆ ਕਹਿੰਦੇ, ਵੀ ਸਵੇਰੇ, ਦੁਪਹਿਰ ਤੇ ਸਵੇਰੇ ਸਵੇਰੇ ਦੁਪਹਿਰ ਨੂੰ ਯਾ ਸ਼ਾਮ ਨੂੰ ਵੀ ਜਦੋਂ ਸੂਰਜ ਡੁੱਬਦਾ ਆ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

ਮਤਲਬ ਤਿੰਨੇ ਮੂਰਤੀਆਂ ਤਿੰਨ ਮੂਰਤੀਆਂ ਦੇ ਦਰਸ਼ਨ ਕਰਨ ਨੂੰ ਮਿਲਦੇ ਆ ਤਿੰਨ ਮੂਰਤੀਆਂ ਦੇ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

ਤੇ ਮੈ ਸੁਣਿਆ ਵੀ ਹੈ ਕਹਿੰਦੇ ਮੰਦਿਰ ਢਾਹ ਵੀ ਦਿੱਤਾ ਸੀ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

ਬਿਮਾਰੀ ਤੁਹਾਨੂੰ ਪਤਾ ਈ ਆ ਮੁਸਲਮਾਨਾਂ ਨੂੰ ਜੋ ਪੈਂਦੀ ਹੁੰਦੀ ਨਹੀਂ ਮੈ ਸੁਣਿਆ ਨਾ ਕਹਿੰਦੇ ਵੀ ਮੰਦਿਰ ਢਾਯਾ ਵੀ ਸੀ ਮੈ ਕਿਹਾ ਯਾਰ ਮੰਦਿਰ ਵੀ ਕੋਈ ਢਾਨ ਵਾਲੀ ਚੀਜ਼ ਆ ਦੱਸ ਉਹ ਮੁਸਲਮਾਨ ਸੀਗਾ ਉਹ ਤਾਂ ਬਹੁਤ ਪੁਰਾਣੀ ਗੱਲ ਆ ਹੱਲੇ ਦੀ ਗੱਲ ਨੀ ਹੈਗੀ ਉਹ ਤਾਂ, ਪੰਦ੍ਰਹ ਸੌ ਈਸਵੀ ਦੀ ਗੱਲ ਏ ਹੁਣ ਦੀ ਗੱਲ ਥੋੜੀ ਨਾ ਏ ਪੰਦ੍ਰਹ ਸੌ ਈਸਵੀ ਚ ਸੀਗਾ ਕੋਈ, ਮੁਸਲਮਾਨ, ਤੇ ਓਹਨੇ ਫਿਰ ਏਦਾਂ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

ਕਹਿੰਦੇ ਕਿ ਇਹ ਸਮਾਰਕ ਆ ਤੇ ਸੂਰਜ ਦੇ ਮਤਲਬ ਸੂਰਜ ਨਾਲ ਸੂਰਜ ਦੇ ਮੰਦਿਰ

ਇਹ ਇੱਕ ਸਦੀ ਤੋਂ ਮੱਧ ਸਮੇ ਦੇ ਮਤਲਬ ਇੱਕ ਸਦੀ ਤੋਂ ਵੱਧ ਸਮੇ ਬਾਅਦ ਇਹ ਵਿੱਚ ਉਹ ਹੋ ਗਿਆ ਸੀ ਮਤਲਬ ਹਟਾਉਣ ਨੂੰ ਰੇਤ ਨੂੰ ਹਟਾਉਣ ਦਾ ਮਤਲਬ ਰੇਤ ਨਾਲ ਬਣਿਆ ਹੋਇਆ ਮੰਦਿਰ ਏ ਇਕ ਤਰ੍ਹਾਂ ਇਹ

ਤੁਸੀਂ ਸੋਚੋ ਰੇਤ ਦਾ ਮੰਦਿਰ ਬਣਿਆ ਹੋਇਆ ਫਿਰ ਵੀ ਇੰਨਾ ਮਜਬੂਤ ਹੈ, ਇਹ ਸੋਚੋ ਹਮ ਤੇ ਮੈ ਕੁਛ ਸੁਣਿਆ ਕਹਿੰਦੇ ਇਹ ਮੰਦਿਰ ਚ ਪੂਜਾ ਨੀ ਹੁੰ~ ਹੁੰਦੀ ਹੈਗੀ ਹਾਂ ਓਹੀ ਕਿ ਇਥੇ ਨਾ ਮਤਲਬ ਕਹਿੰਦੇ ਕਿ ਜੇ ਇਹਨੂੰ ਬਣਾਉਣ ਵਿੱਚ ਬਾਰਾਂ ਹਜ਼ਾਰ ਮਜਦੂਰਾਂ ਲਗ ਗਏ ਸੀਗੇ ਤੇ ਕਹਿੰਦੇ ਕਿ ਬਾਰ੍ਹਾਂ ਹਜ਼ਾਰ ਮਜਦੂਰਾਂ ਨੂੰ ਬਚਾਉਣ ਲਈ ਮਤਲਬ ਅਪਵਿੱਤਰ ਮਨਿਯਾ ਜਾਂਦਾ ਮੰਦਿਰ ਨੂੰ ਤਾਂ ਹੀ ਕਹਿੰਦੇ ਇਥੇ ਪੂਜਾ ਨੀ ਹੁੰਦੀ ਓਦਾਂ ਹੀ ਮਤਲਬ ਉਹਨਾਂ ਦੀ ਯਾਦ ਕਰਦੇ ਵੀ ਮਜਦੂਰਾਂ ਨੂੰ ਤਾਂ ਕਰਕੇ ਪੂਜਾ ਨੀ ਹੁੰਦੀ ਇਥੇ ਬੱਸ ਰੀਤ ਜੀ ਚਾਲੀ ਜਾ ਰਹੀ ਹੈ ਅੱਗੇ

ਸੁਣਿਆ ਨਾ ਮੈ ਕਹਿੰਦੇ ਵੀ ਮੰਦਿਰ ਚ ਪੂਜਾ ਨੀ ਹੁੰਦੀ ਮੈ ਕਿਹਾ ਯਾਰ ਹਰ ਹਰੇਕ ਮੰਦਿਰ ਚ ਤਾਂ ਪੂਜਾ ਹੁੰਦੀ ਏ ਇਹ ਵਾਲੇ ਮੰਦਿਰ ਚ ਕਿਉਂ ਨੀ ਹੁੰਦੀ ਪੂਜਾ ਸੁਣਿਆ ਕਹਿੰਦੇ ਵੀ ਮਤਲਬ ਮੂਰਤੀ ਨਾ ਓਥੇ ਬਿਨਾ ਪੂਜਾ ਤੋਂ ਈ ਖੜੀ ਏ ਮਤਲਬ ਪੂਜਾ ਨੀ

ਉਹ ਬਿਨਾਂ ਪੂਜਾ ਤੋਂ ਹੀ ਉੱਥੇ ਹਾਲੇ ਤੱਕ ਖੜੀ ਹੈ ਕਹਿੰਦੇ ਪੂਜਾ ਤੋਂ ਖੜੀ ਪੂਜਾ ਤੋਂ ਖੜੀ ਹੈ ਲੋਕੀ ਮਤਲਬ

ਉੱਥੇ ਵਿਸਵਾਸ਼ ਹੈ ਲੋਕਾਂ ਦਾ, ਉੜੀਸਾ ਦੇ ਲੋਕਾਂ

But ਮੈ ਸੁਣਿਆ ਕਹਿੰਦੇ ਮੰ~ ਸਾਰੇ ਮੰਦਰਾਂ ਅਹ ਸਾਰੇ ਮੰਦਿਰਾਂ ਵਿੱਚੋ ਵੀ ਸੱਤਵਾਂ ਅਜੂਬਾ ਮੰਨਿਆ ਜਾਂਦਾ ਇਹ।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

ਨਈ ਨਈ ਏਦਾਂ ਈ ਮਤਲਬ ਇਹ ਲੋਕਾਂ ਦਾ ਉਹ ਹੋਣਾ ਕਹਿਣਾ ਕਿ ਹਾਂ ਇੱਕ ਤਰ੍ਹਾਂ ਅਜੂਬਾ ਕਹਿ ਸਕਦੇ ਹਾਂ ਕਿਉਂਕਿ ਰੇਤ ਤੇ ਬਣਿਆ ਹੋਇਆ ਵਾ ਨਾ ਇਹਦੀ ਕੋਈ repair ਹੋ ਰਹੀ ਆ ਨਾ ਕੁਛ ਹੋ ਰਿਹਾ ਫੇਰ ਵੀ ਇੱਕ ਚੀਜ਼ ਦਿਖਾ ਰਿਹਾ ਆਪਾਂ ਨੂੰ ਦਰਸਾ ਰਿਹਾ ਵਾ, ਓਦਾਂ ਹੋ ਸਕਦਾ ਪਰ ਅਜੂਬਾ ਹੈ ਨਈ ਇਹ ਅੱਛਾ ਨਈ ਸੁਣਿਆ ਵੀ ਇਹ ਅਜੂਬਿਆਂ ਦੇ ਵਿਚ ਆ ਬਣਿਆ ਹੋਇਆ myth ਕਿੰਨੇ ਹੁੰਦੇ ਨਾ ਕਿੰਨੇ ਲੋਕੀ ਆਪਣੇ ਤੱਥ ਬਣਾ ਲੈਂਦੇ ਆ ਹਮ ਸੁਣਿਆ ਕਹਿੰਦੇ ਸੂਰਜ ਮੰਦਿਰ ਨਾ ਅਹ ਮਤਲਬ ਵੀ ਸੂਰਜ ਮੰਦਿਰ ਅਸਲ ਵਿਚ ਬਹੁਤ ਸਾਰੇ ਪ੍ਰਾਚੀਨ ਜਿਹੜੇ ਹੁੰਦੇ ਆ ਨਾ ਉਹਨਾਂ ਦਾ ਮੰਦਿਰਾਂ ਦਾ ਇੱਕ ਸਮੂਹ ਹੈ ਵੀ famous ਹੈ ਕਾਫੀ ਇਹ ਮੰਦਿਰ ਹਾਂ ਕਹਿੰਦੇ ਕਿ ਮਤਲਬ ਕਾਫੀ ਮਤਲਬ ਬਣਾਉਣ ਚ ਇਹਨੂੰ ਕਾਫੀ ਉਹ ਹੋਈ ਸੀ problem ਹੋਈ ਸੀ ਤੇ ਕਹਿੰਦੇ ਰੇਤਾ ਦਾ ਮਤਲਬ, ਮਤਲਬ ਬਣਿਆ ਵੀ ਸੋਹਣਾ ਲੱਗਦਾ ਵੀ ਤੁਸੀਂ ਦੇਖੋ ਤੇ ਇਹ ਨਾ ਗੋਲ ਤਰਾਂ ਦਾ ਲਗਦਾ ਜਿਦਾਂ ਸੂਰਜ ਦੀ ਉਹ ਨੀ ਹੁੰਦਾ ਸੂਰਜ ਵਰਗਾ

ਸੁਣਿਆ ਨਾ ਕਹਿੰਦੇ ਵੀ ਮੰਦਿਰਾਂ ਦੀ ਬੜਾ ਮੰਦਰਾਂ ਦੇ ਵਿਚ ਜਿਹੜੀਆਂ ਮੂਰਤੀਆਂ ਨੇ, ਉਹਨਾਂ ਤੇ ਬੜਾ ਬੜੀ ਕਲਾਕਾਰੀ ਕੀਤੀ ਹੋਈ ਏ ਮਤਲਬ ਉਹਨਾਂ ਨੂੰ ਬੜੇ ਵਧੀਆ ਢੰਗ ਨਾਲ ਬਣਾਇਆ ਗਿਆ ਉਹਨਾਂ ਨੂੰ ਹਾਂ ਇਹ ਵੀ ਹੈਗਾ ਕਹਿ ਤਾਂ ਰਹੇ,

ਕਹਿੰਦੇ ਕਿ ਮੰਦਿਰ ਦਾ ਆਖਰੀ ਉਹ ਕਮਜ਼ੋਰ ਆ ਤੇ ਕਿਤੇ ਕਿਤੇ ਢਹਿ ਢੂਹ ਨਾ ਜਾਣ ਤੇ ਕਿਸੇ ਉਪਰ ਗਿਰ ਨਾ ਜਾਵੇ ਤਾਂ ਕਰਕੇ ਇਹਨੂੰ ਬੰਦ ਕੀਤਾ ਹੋਇਆ ਵਾ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 ਕੀ ਮਤਲਬ, ਦਰ~ ਦਰਵਾਜਾ ਕਮਜ਼ੋਰ ਹੋਣਾ ਵਾ ਰੇਤ ਤੇ ਤਾਂ ਬਣਿਆ, ਤੁਹਾਨੂੰ ਪਤਾ ਰੇਤ ਤੇ ਬਣਿਆ ਤਾਂ ਉਹ ਕਮਜ਼ੋਰ ਹੋਣਾ ਵਾ ਜਦੋ ਦਰਵਾਜਾ ਆਪਾਂ ਖੋਲਦੇ ਆ ਤਾਂ ਫੇਰ force ਲੱਗਦੀ ਆ

Power ਖੋਲਣ ਚ ਬੰਦ ਕਰਨ ਚ ਤਾਂ ਕਰਕੇ ਫਿਰ ਓਹਨੂੰ seal ਈ ਕਰਤਾ ਉਹ ਹਮ ਕਮਜ਼ੋਰ ਏ ਇਸ ਕਰਕੇ ਬੰਦ ਕਰਿਆ ਹੋਇਆ ਦਰਵਾਜੇ ਵਗੈਰਾ ਇਹਦੇ? ਮਤਲਬ ਜਿੰਨੇ ਵੀ ਉਹ ਹੈਗੇ ਆ

ਜਿਹੜੇ ਬਨੇਰੇ ਨੀ ਹੁੰਦੇ ਜਿਦਾਂ ਆਪਾਂ ਬਨੇਰੇ ਕਹਿ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

ਹਾਂਜੀ ਹਾਂਜੀ ਤੇ ਸੂਰਜ ਮੰਦਿਰ ਰੇਤ ਨਾਲ ਕਿਉਂ ਭਰਿਆ ਹੋਇਆ ਇਹ ਕੋਈ idea ਇਹਦਾ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

ਕਿ ਮਤਲਬ ਲੋਕੀ ਲੜਾਈ ਝਗੜਾ ਨਾ ਹੋਊਗਾ ਤਾਂ ਰੇਤ ਨਾਲ ਭਰ ਦਿੱਤਾ ਸੀ

ਕਹਿੰਦੇ ਦੇਵੀ ਦੁਰਗਾ ਮੰਦਿਰ ਬਹੁਤ ਪੁਰਾਣਾ ਆ

ਇਹ ਪ੍ਰਾਚੀਨ ਹਿੰਦੂ ਮੰਦਿਰ ਵਿਚ ਮੰਨਿਆ ਜਾਂਦਾ ਵਾ ਸਬਤੋਂ ਪੁਰਾਣੇ

ਅੱਛਾ ਠੀਕ ਤੇ ਮੈ ਸੁਣਿਆ ਇਹ ਮੰਦਿਰ ਦੇ ਚੌਵੀ ਪਹੀਏ ਨੇ, ਮੰਦਿਰ ਦੇ ਵਿਚ ਚੌਵੀ ਪਹੀਏ ਹਾਂ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 ਉਹ ਕਹਿੰਦੇ ਕਿ ਜਿਹੜਾ ਮਤਲਬ ਇਹ ਮੰਦਿਰ ਨਾ ਸੂਰਜ ਦੇਵਤਾ ਦੇ ਰੱਥ, ਰੱਥ ਨੀ ਹੁੰਦਾ ਰੱਥ ਰੱਥ ਵਜੋਂ ਇਹਨੂੰ ਉਹ ਕੀਤਾ ਗਿਆ ਸੀ ਪ੍ਰਯੋਗ ਕੀਤਾ ਸੀ ਤਾਂ ਇਹਦੇ ਵਿਚ ਉਹੀ ਪਹੀਏ ਬਣਾਏ, ਰਥ ਦੇ ਤੁਹਾਨੂੰ ਪਤਾ ਈ ਆ ਪਹੀਏ ਤਾਂ ਫੇਰ ਇਹਨਾਂ ਦੇ ਰਥ ਵਜੋਂ ਮੰਨਿਆ ਜਾਂਦਾ ਤਾਂ ਕਰਕੇ ਚੌਵੀ ਪਹੀਏ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 ਮਹੀਨਿਆਂ ਨੂੰ ਦਰਸ਼ਾਉਂਦੇ ਨੇ ਜਿਹੜੇ ਆਪਣੇ ਬਾਰਾਂ calendar ਦੇ ਮਹੀਨੇ ਆਂਦੇ ਆ ਵੀ ਉਹਨਾਂ ਨੂੰ ਜਿੱਦਾਂ ਪੋਹ ਮਾ~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

ਹਾਂ ਜਿਹੜੇ ਬਾਰਾਂ ਖੜੇ ਹੁੰਦੇ ਤੇ ਬਾਰਾਂ ਚੱਲਦੇ ਰਹਿੰਦੇ ਬਾਰਾਂ ਆਪਣੇ ਮਹੀਨੇ ਚੱਲਦੇ ਰਹਿੰਦੇ ਆ, ਜਿੱਦਾਂ ਪੋਹ ਆ ਗਿਆ ਮਾਹ ਆ ਗਿਆ ਏਦਾਂ ਚੱਲਦੇ ਰਹਿੰਦੇ ਨੇ

ਤੇ ਕੱਤਕ ਜਿੱਦਾਂ ਕੱਤਕ ਫਿਰ ਉਹ ਆਉਂਦੇ ਆ ਜਿੱਦਾਂ ਸਉਣ ਵਗ਼ੈਰਾ ਵੀ ਆਉਂਦੇ ਆ, ਉਹ ਅਲੱਗ ਅਲੱਗ ਮੌਸਮ ਆ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

ਹਾਂਜੀ ਸਤਸ਼੍ਰੀਅਕਾਲ ਸਾਰੀਆਂ ਨੂੰ ਤੇ ਮੇਰਾ ਨਾਂਮ ਏਗਾ ਏਕਮ ਜੋਤ ਸਿੰਘ ਤੇ ਮੈਂ ਗੱਲ ਕਾਰ ਰਹੀਆਂ ਬਠਿੰਡਾਤੋਂ ਤੇ ਮੈਂ ਤੈਨੂੰ ਇਹ ਦੱਸਣਾ ਚਾਦਾ ਸੀ ਬੀਤੇ ਦਿਨਾਂ ਚ ਜੋ ਵੀ ਇਤੇ ਵਾਰ ਦਾਤਾ ਹੋ ਰਹੀਆਂਬਠਿੰਡਾ ਜਿਲੇ ਵਿੱਚ ਤੇ ਉਨ੍ਹਾਂ ਤੇ ਕਾਬੂ ਪਾਉਨ ਲਈ ਸਾਡੇ ਸ ਸ ਪੀ ਸਾਬ ਨਿਰਵੈਰ ਸਿੰਘ ਏਤੇ ਸਾਡੇ ਏਰੀਏ ਵਿੱਚ ਸ਼ਾਮਲ ਨੇ ਤੇ ਮੈਂ ਦੱਸਣਾ ਚਾਦਾ ਵੀ ਜੇੜੇ ਨਿਰਵੈਰ ਸਿੰਘ ਜੀ ਨੇ ਆਪਣੀ ਡਿਊਟੀ ਬਾਖ਼ੁਦਾ ਨਿਬਾ ਰਹੀਏ ਨੇ

ਇਹ ਚੀਜਾਂ ਕਾਫੀ ਮਤਲੱਬ ਕਾਫੀ ਹੱਦ ਤੱਕ ਕਰਾਉਣ ਸੀਗਾ ਕਾਫੀ ਵਾਦ ਗਿਆ ਤੇ ਜੇੜੇ ਆਣ ਵਾਲੇ ਸਾਡੇ ਪੁਲਿਸ ਦੇ ਮੁਲਾਜ਼ਮ ਤੇ ਏਹ ਵਦਿਹਾ ਆਪਣੀ ਡਿਊਟੀ ਨਿਬਦੇ ਬਾਖੂਬੀ ਨਿਬਾਨ ਗਏ ਅੱਜ ਦੇ ਤੋਰ ਤੇ ਮੈ ਇਹੀ ਐਨਾ ਤੋਂ ਅਪੀਲ਼ ਕਰਦਾ ਕਿ ਕੋਈ ਕਿਸੇ ਵੀ ਫੈਮਲੀ ਕਿਸੇ ਵੀ ਪਰਵਾਰ ਦਾ ਜੀ ਜਿੰਦੇ ਨਾਲ ਏਦਾਂ ਦਾ ਕੁੱਛ ਵੀ ਅੱਗੇ ਨਾ ਹੋਵੇ ਕੋਈ ਇਹੋ ਜਿਹੀ ਬਟਨਾ ਬਟੇ ਜਿਦੇ ਨਾਲ ਵੀ ਓਹਨਾ ਦਾ ਘਾਟਾ ਕਦੇ ਵੀ ਪੂਰਾ ਕੀਤਾ ਜਾ ਸਕੇ

ਜੋ ਵੀ ਕ੍ਰਾਈਮ ਜਿਵੇਂ ਕਿ ਇਨ੍ਹਾਂ ਨੂੰ ਗਨ ਵਗੈਰਾ ਯਾ ਦੇਸ਼ੀ ਕੱਟੇ ਵਗੈਰਾ ਪ੍ਰੋਵੀਐਡ ਕੀਤੇ ਜਾਂਦੇ ਆ ਉਹ ਸਾਰੇ ਏ ਬਰੋ ਲੈਕੇ ਆਂਦੇ ਯਾ ਕਿਸੇ ਹੋਰ ਪਾਸੋ ਪ੍ਰੋਵੀਐਡ ਕਰਦੇ ਇਨ੍ਹਾਂ ਨੂੰ ਕਿ ਵੀ ਹਾਂ ਇ ਚੀਜਾਂ ਲਾਹੌਰ ਯਾ ਬੋਰਡ ਤੇ ਪਰੇ ਕੀਤੋ ਮੇਲਿਦਿਆਂ ਨੇ ਯਾ ਕੁੱਛ ਵੀ ਇਨ੍ਹਾਂ ਜਿਨ੍ਹੇ ਵੀ ਹੁਣ ਤੱਕ ਦੇ ਇਹੋ ਜੇ ਕੋਈ ਲਾਬੀ ਬੰਦੇ ਫੜੇ ਨੈ ਤੇ ਓ ਹੀ ਇਨ੍ਹਾਂ ਦਾ ਕਿਨਾ ਕਿ ਇਹ ਚੀਜਾਂ ਬਾਹਰੋਂ ਪੰਜਾਬ ਦੇ ਵਿੱਚੋ ਕੋਈ ਨਹੀਂ ਵੇਚ ਰਹੀਆਂ ਕਿਊ ਕਿ ਵਿਥਾਉਟ ਲੈੱਸ ਕੋਈ ਚੀਜਾਂ ਲੈੱਸ ਤੋਂ ਬਿਨਾਂ ਨਹੀਂ ਵੇਚਿਆ ਜਾਂਦੀਆਂ ਏਦੇ ਪਾਸੇ ਮਿਲ ਰਹੀਆਂ ਨੇ ਓ ਏ ਇਤੋ ਓਥੋਂ ਹੀ ਲੈ ਕੇ ਆਂਦੇ ਨੇ ਇਤੇ ਆਕੇ ਵਾਰਦਾਤ ਨੂੰ ਅੰਜਾਮ ਦਿਂਦੇ ਨੇ ਮੈ ਇਹੀ ਕਿਨਾਂ ਚਾਹੀਦਾ ਕਿ ਆਪਣਾ ਬਚਾਵ ਆਪ ਕਰੋ ਹਰ ਇੱਕ ਬੰਦੇ ਦਾ ਸ਼ਾਥ ਦਿਓ ਜੇ ਕਿਸੇ ਨਾਲ ਇਹੋ ਜਹੀ ਘਟਨਾਂ ਹੋ ਵੀ ਜਾਂਦੀ ਹੈ ਬਜ਼ਾਏ ਓਦੀ ਫੋਟੋ ਬਣਾ ਫੋਟੋ ਖਿੱਚਣ ਤੇ ਵੀਡੀਓ ਬਣਾ ਤੇ ਓਹਨੂੰ ਫਟਾ ਫਟ ਹਸਪਤਾਲ ਪਹੁਚਾਇਆ ਜਾਵੇ ਤਾਂ ਕਿ ਦੇਖੋ ਜੀ ਸਿੱਧੂ ਮੂਸੇਵਾਲਾ ਵਰਗਾ ਹੀਰਾ ਬੰਦਾ ਸਾਡੇ ਕੋਲੋਂ ਇਹੋ ਜੇ ਬਦਿਆਂ ਨੇ ਕਹੋ ਲਿਆ ਜਿਸਨੇ ਅਗੇ ਬਹੁਤ ਤਰੱਕੀ ਕਰਨੀ ਸੀ ਅੱਗੇ ਹਲੇ ਦੁਨੀਆਂ ਨੂੰ ਬਹੁਤ ਕੁੱਛ ਦੇਖਣਾ ਸੀ ਦੇਸ ਨੂੰ ਕਿੱਥੋਂ ਤੱਕ ਲੈ ਗਿਆ ਸਿੰਗਾਰ ਉਹੋ ਠੀਕ ਹੈ ਸੋ ਅੱਗੇ ਇਹੋ ਜੇ ਕੰਮ ਨਾ ਹੋਣ ਇਹੋ ਜਹੀਆਂ ਵਾਰਦਾਤਾਂ ਨਾ ਹੋਣ ਜਿਥ ਨਾਮੀ ਬੰਦੇ ਨੂੰ ਇਹੋ ਜਿਆਂ ਹਰਕਤ ਕਰਕੇ ਮਤਲੱਬ ਮਰਤਾ ਤੇ ਆਮ ਬੰਦਾ ਕੀਤੋ ਸਵੈ ਰੇਲ਼ੂਗਾ ਇਸ ਲਈ ਮੈਂ ਇਹੀ ਅਪੀਲ ਕਰਦਾ ਹੈ ਨਿਰਵੈਰ ਸਿੰਘ ਜੀ ਨੂੰ ਕਿ ਤੁਸੀ ਵੱਧ ਤੋਂ ਵੱਧ ਇਹੋ ਜੇੜੇ ਨੇ ਕ੍ਰਾਈਮ ਕਰਦੇ ਨੇ ਇਨ੍ਹਾਂ ਨੂੰ ਫੜ੍ਹੋ ਤੇ ਇਨ੍ਹਾਂ ਨੂੰ ਹਵਾਲਾਤ ਚ ਬੰਦ ਰੱਖੋ ਇਹੋ ਜਿਆਂ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ ਇਨ੍ਹਾਂ ਦਾ ਕੋਈ ਹੱਲ ਨਹੀਂ ਹੈ ਗੋਲ਼ੀ ਦਾ ਬਦਲਾ ਸਿਰਫ਼ ਗੋਲੀ ਨਾਲ ਲਿਤਾ ਤਾ ਜਾਵੇਂ ਯਾ ਐਨਕਾਊਂਟਰ ਕਰੋ ਇਨ੍ਹਾਂ ਦੇ ਕੋਈ ਇਹੋ ਜੀਇ ਕਿਸੇ ਵੀ ਸਿੰਗਾਰ ਉਤੇ ਕਿਸੇ ਵੀ ਆਮ ਸਿੰਗਾਰ ਨੂੰ ਛੱਡੋ ਸਿੰਗਾਰ ਵੀ ਬੰਦੇ ਨੇ ਆਮ ਪਬਲਿਕ ਕਿਸੇ ਦਾ ਕੋਈ ਇਹੋ ਜਾ ਨੁਕਸਾਨ ਹੁੰਦਾ ਹੈ ਕੌਣ ਪਰੁ ਗਾ ਕੌਣ ਜਿੰਮੇਵਾਰ ਏ ਅਸੀਂ ਕਿਦੇ ਇਨ੍ਹਾਂ ਇਨ੍ਹਾਂ ਟੈਕਸ ਪਾਰਦੇ ਹੈ ਪੰਜਾਬ ਨੂੰ ਸੁਰਖਿਅਤ ਬਣਾ ਦਿਆਂ ਗੱਲਾਂ ਕਰਦੇ ਜਦੋ ਵੋਟਾਂ ਦਾ ਟਾਈਮ ਆਂਦਾ ਸੀ ਇਨ੍ਹਾਂ ਗੱਲਾਂ ਕਰਦੇ ਕਿ ਅਸੀਂ ਪੰਜਾਬ ਨੂੰ ਸੁਰਖਿਅਤ ਬਣਾ ਕੁਸ਼ ਕਰਾ ਗਏ ਤੇ ਜੇ ਉਨ੍ਹਾਂ ਦੀ ਜੁਮੇਵਾਰੀ ਅਸੀਂ ਨਹੀਂ ਲੈਦੇ ਤੇ ਕੌਣ ਲੈਗਾ ਜੁਮੇਵਾਰੀ ਸਾਡਾ ਫਰਜ਼ ਬਣਦਾ ਕਿ ਅਸੀਂ ਇੱਕ ਦੂਜੇ ਦੇ ਨਾਲ ਖੜੀਏ ਬਜਾਏ ਕਿ ਲੱਤਾਂ ਖਿੱਚਣ ਲਈ ਕਿ ਸਾਨੂੰ ਕਿ ਲੈਣਾ ਦੇਣਾ ਅਸੀਂ ਇਹ ਗੱਲ ਹਮੇਸ਼ਾ ਕਿਨ੍ਹੇ ਸਾਨੂੰ ਕਿ ਲੈਣਾ ਸਾਡਾ ਤਾ ਨਹੀਂ ਮਰਿਆ ਯਾ ਅਸੀਂ ਕਿ ਕਰਨਾ ਇਹ ਚੀਜਾਂ ਇਹ ਚੀਜਾਂ ਨੂੰ ਜਾਦ ਤੱਕ ਤੁਸੀ ਪਿੱਛੇ ਨਹੀਂ ਛੱਡ ਦੇ ਓਦੋ ਤੱਕ ਕੋਈ ਤਾਡੇ ਨਾਲ ਵੀ ਕੋਈ ਇਹ ਜੀ ਘਟਣਾ ਕੱਲ ਨੂੰ ਹੋ ਸਕਦੀ ਹੈ ਤਹਾਡੀ ਵਾਰੀ ਵੀ ਕੋਈ ਇਹ ਗੱਲ ਕੇ ਸਕਦਾ ਅਸੀਂ ਕਿ ਲੈਣਾ ਯਾ ਸਾਨੂੰ ਕਿ ਅਸੀਂ ਕਿ ਕਰਨਾ ਜਾਕੇ ਸੋ ਇਹ ਚੀਜਾਂ ਨੂੰ ਨਾ ਏਹ ਚੀਜਾਂ ਨੂੰ ਭੁੱਲ ਜਾਓ ਏਕਤਾ ਰੱਖੋ ਆਪਣੇ ਆਪਸ ਚ ਆਪਣੀ ਏਕਤਾ ਬਣਈ ਰੱਖੋ ਲੋਕਾਂ ਨਾਲ ਮਿਲੋ ਵਿਚਰੋ ਲੋਕਾਂ ਦੇ ਦੁੱਖ ਸੁੱਖਾ ਨੂੰ ਸਮਜੋ

ਬੀਜੀਏ ਆਪਣੀ ਜਾਨ ਨੂੰ ਖਤਰੇ ਚ ਪਾਨ ਚਾਹੀਦੀ ਸਾਨੂੰ ਅਗਲੇ ਮਾਰ ਦੇਣ ਜੇ ਅਗੇ ਦਸਾਂ ਗਏ ਇਹੋ ਜਿਇ ਕੋਈ ਗੱਲ ਨਹੀਂ ਹੁੰਦੀ ਇਹੋ ਜਿਆ ਕੋਈ ਡਰ ਨਹੀਂ ਹੁੰਦਾ ਠੀਕ ਹੈ ਅੱਗੇ ਹੋ ਕੇ ਦਸੋ ਅਗਲੇ ਨੂੰ ਕਿ ਬੀ ਆ ਇਹ ਗੱਲ ਹੋਈ ਸੀ ਏ ਮੁੰਡੇ ਸੀ ਕਿਆ ਨੂੰ ਨੰਬਰ ਪਤਾ ਵੀ ਹੋਣ ਗਏ ਜੇੜੀ ਸਿੱਧੂ ਮੂਸੇਵਾਲਾ ਵਾਰੀ ਗੱਡੀ ਆਈ ਗੀ ਬਲੈਰੋ ਸੀ ਯਾ ਜੇੜੀ ਵੀ ਗੱਡੀ ਸੀ ਪਿੰਡ ਦੇ ਬੰਦਿਆਂ ਨੂੰ ਨੰਬਰ ਸ਼ੱਕੀ ਤੋਰ ਤੇ ਨੰਬਰ ਪਤਾ ਹੋਣ ਗਏ ਪਰ ਅਗਲੇ ਆਪਣੀ ਜਾਣ ਨੂੰ ਖਤਰੇ ਚ ਨਹੀਂ ਪਾਣਾ ਚਾਦੇ ਇਸ ਕਰਕੇ ਅਗਲੇ ਨੰਬਰ ਨਹੀਂ ਦੱਸਦੇ ਕਿ ਬਾਈ ਏ ਨੰਬਰ ਇਨ੍ਹਾਂ ਦਾ ਨਿਕਲੂ ਗਏ ਯਾ ਸਾਡਾ ਨੰਬਰ ਲੱਗ ਜਾਏਗਾ ਯਾ ਏਦਾਂ ਲੋਕਾਂ ਦੇ ਮਾਨ ਵਿੱਚ ਇਨ੍ਹਾਂ ਡਰ ਕਿਉ ਪੈਦਾ ਹੋ ਰਹੀਆਂ ਲੋਕ ਹੌਸਲਾ ਆਪਣਾ ਹੌਸਲਾ ਕਿਊ ਨਹੀਂ ਅਗੇ ਲੈਕੇ ਅੱਗੇ ਆ ਰਹੀਏ ਜੀ ਮੌਕਾ ਪੁਲਿਸ ਨੂੰ ਯਾ ਅੱਗੇ ਜੇੜੇ ਵੇਰਿਫਿਕੇਸ਼ਨ ਵਾਲੇ ਨੇ ਜਿਨ੍ਹਾਂ ਨੂੰ ਐਨਕੀਰੀ ਕਰਦੇ ਨੇ ਜੇੜੇ ਬੰਦੇ ਓਹਨਾ ਨੂੰ ਇਹ ਚੀਜ ਪਤਾ ਲਾਗੇ ਏ ਚੀਜ ਪਤਾ ਲਗਣੀ ਚਾਹੀਦੀ ਤਾਕਿ ਕਿਸੇ ਦੀ ਜਾਣ ਬਾਚ ਜਵੇ ਹੁਣ ਦੇਖੋ ਜਿਨ੍ਹੇ ਜਾਣਾ ਓਨੇ ਤੇ ਚਲੇ ਜਾਣਾ ਤੁਸੀ ਕਹਿ ਰਹੀਏ ਹੋ ਕਿ ਇੱਕ ਗੋਲੀ ਵੱਜੀ ਓਹ ਬਾਚ ਸਕਦਾ ਜਿੰਦੇ ਦੱਸ ਗੋਲੀ ਵੱਜਿਆ ਹੋਣ ਓ ਨਹੀਂ ਬਾਚ ਸਕਦਾ ਤੇ ਬਚਣਾ ਚਲੋ ਨਾ ਬਚਣਾ ਓ ਤਾਂ ਰੱਬ ਦੇ ਹੱਥ ਵਿੱਚ ਹੈ ਪਰ ਏਹ ਹੈ ਕਿ ਤੁਸੀ ਆਪਣਾ ਫਰਜ਼ ਨਬਾਓ ਕਿ ਤੁਸੀ ਅੱਗੇ ਹੋਵੋ ਕੇ ਗੱਲ ਨੂੰ ਦਸੋ ਗੱਲ ਨੂੰ ਅੱਗੇ ਸਾਮਣੇ ਰੱਖੋ ਕਿ ਬਈ ਏਹ ਗੱਲ ਹੋਇ ਸੀ ਕਿ ਏਦਾਂ ਆਏ ਸੀ ਓਧਰੋਂ ਆਏ ਸੀ ਆ ਚੀਜ ਹੋਈ ਤਾਕਿ ਕ੍ਰਾਈਮ ਬਹੁਤ ਘੱਟ ਹੋ ਸਕੇ ਕ੍ਰਾਈਮ ਕਿਸੇ ਹੱਦ ਤੱਕ ਭੁੱਲ ਕੁਲ ਖਤਮ ਹੋ ਸਕੇ ਕਿਸੇ ਵੀ ਮਾਂ ਦਾ ਪੁੱਤ ਆਪਣੇ ਵਲੋਂ ਗੈਂਗਸਟਰ ਨਹੀਂ ਬਣਦਾ ਹੁੰਦਾ ਯਾ ਆਪਣੇ ਵਲੋਂ ਇਹੋ ਜੇ ਕੰਮਾ ਚ ਨਹੀਂ ਪੈਦਾ ਹੁੰਦਾ ਹਰ ਮਾਂ ਬਾਪ ਜੰਮ ਕੇ ਵਿਦਿਹਾ ਸਕੂਲ ਦੇ ਵਿੱਚ ਪੜਣਾ ਚਾਹੀਦੇ ਨੇ ਵਿਦਿਹਾ ਪੜਾ ਲਿਖਾ ਕੇ ਕੋਈ ਵਦਿਹਾ ਅਫ਼ਸਰ ਬਣਨਾ ਚਾਦੇ ਦੇਖੋ ਜਾਇ ਏਦਾਂ ਦਾ ਬੱਚਾ ਕੋਈ ਬਣਦਾ ਵੀ ਹੈ ਤੇ ਅਸੀਂ ਵੀ ਸਰਕਾਰ ਨੂੰ ਦੋਸ਼ ਦੀਨੇ ਆਕਿ ਕਿ ਸਰਕਾਰ ਦੇ ਬਣਾਈਏ ਹੋਏ ਨੇ ਜੀ ਏਦਾਂ ਜੀ ਓਦਾਂ ਹਾਂ ਕਿਸੇ ਹੱਦ ਤੱਕ ਕਿਸੇ ਨਾਲ ਕੋਈ ਮਾੜੀ ਘਟਨਾਂ ਹੋ ਜਾਂਦੀ ਹੈ ਪੰਜਾਬ ਨਾਲ ਨਜੇਜ ਹੋ ਜਾਂਦਾ ਕੋਈ ਗੱਲ ਫੇਰ ਬੰਦਾ ਏ ਜੀ ਬਦਲੇ ਦੇ ਰਾਹ ਉਤੇ ਨਿਕਲਦਾ ਹੈ ਜੀ ਹੈ ਫੇਰ ਲੋਕਾਂ ਨਾਲ ਬਦਲੇ ਲੈਂਨੇ ਸ਼ੁਰੂ ਕਰਦਾ ਹੈ ਫੇਰ ਇੱਕ ਗੈਂਗਸਟਰ ਬਣਦਾ ਓਹੋ ਬਜਾਏ ਜੀ ਪਹਿਲਾ ਇੱਕ ਓ ਬੱਚਾ ਹੀ ਹੁੰਦਾ ਪਹਿਲਾ ਇੱਕ ਮੁੰਡਾ ਹੁੰਦਾ ਪਹਿਲਾ ਇੱਕ ਆਮ ਇਨਸਾਨ ਹੁੰਦਾ ਓ ਠੀਕ ਹੈ ਜਦੋ ਜੜੋਂ ਹੀ ਖਤਮ ਕਰਨ ਲਾਇ ਆਪਾ ਨੂੰ ਹਰ ਇੱਕ ਬੰਦੇ ਦਾ ਸਯੋਗ ਦੇਣਾ ਪੈਣਾ ਕਿਸੇ ਨਾਲ ਕੋਈ ਤਕਾ ਨਾ ਹੋਵੇ ਕਿਸੇ ਨਾਲ ਕੋਈ ਮਾੜੀ ਹਰਕਤ ਨਾ ਕੀਤੀ ਜਾਵੇ ਚਾਹੇ ਕਿਸੇ ਦੀ ਭੈਣ ਚਾਹੇ ਕਿਸੇ ਦਾ ਭਰਾ ਚਾਹੇ ਕਿਸੇ ਦਾ ਬੇਟਾ ਠੀਕ ਹੈ ਆਪਾ ਜੇ ਮਾਂ ਬਾਪ ਹੀ ਓਹਨੂੰ ਵਦਿਹਾ ਇੱਕ

ਪੋਲਿਟੀਸ਼ਨ ਜੇੜੇ ਇਨ੍ਹਾਂ ਦੇ ਵੈਰ ਹੁੰਦੇ ਨੇ ਅੱਗੇ ਦੁਸ਼ਮਣੀ ਹੁੰਦੀ ਹੈ ਏਹ ਬਣਾਦੇ ਨੇ ਕਿਫਲਾਣੇ ਬੰਦੇ ਨਾਲ ਮੇਰਾ ਵੇਰ ਹੈ ਤੂੰ ਗੋਲੀ ਮਾਰ ਦੇ ਆਪ ਸਾਮਣੇ ਨਹੀਂ ਆਂਦੇ ਆਪਣਾ ਉਹ ਜੇੜਾ ਹੈਗਾ ਹੈ ਉਨ੍ਹਾਂ ਦੀ ਦੇਖਣੀ ਹੈ ਓ ਆਪਣੀ ਨਜ਼ਰੀਆ ਸਮਜ ਨਜ਼ਰੀਆ ਸਾਮਣੇ ਨਹੀਂ ਲੈਕ ਆਂਦੇ ਮਾੜਾ ਪਏ ਜਾਂਦਾ ਦੂਜਾ ਬੰਦਾ ਇਸ ਕਰਕੇ ਮੈਂ ਇਹੀ ਚਾਹੀਦਾ ਕਿ ਏ ਚੀਜਾਂ ਤੇ ਰੋਕ ਲਗਾਈ ਜਾਵੇ ਇਹ ਚੀਜਾਂ ਨੂੰ ਸਖਤ ਤੋਰ ਤੇ ਦੇਖਿਆ ਜਾਵੇ ਇਨ੍ਹਾਂ ਨੂੰ ਛੋਟਾ ਨਾ ਸਮਜਿਆ ਜਾਵੇ ਕਿ ਬਹਿ ਕੋਈ ਗੱਲ ਨਹੀਂ ਉਨ੍ਹਾਂ ਦਾ ਸੀਗਾ ਸਾਡਾ ਤਾ ਨਾ ਸੀਗਾ ਯਾ ਉਹਨਾਂ ਨਾਲ ਹੋਇਆ ਆਪਣੇ ਨਾਲ ਤਾ ਨਹੀਂ ਹੋਇਆ ਇਹ ਕੱਲ ਨੂੰ ਕਿਸੇ ਦਾ ਟਾਈਮ ਦੇਖਕੇ ਨਹੀਂ ਆਂਦਾ ਹੁੰਦਾ ਇਹ ਚੀਜ ਕਦੇ ਵੀ ਆ ਸਕਦੀ ਹੈ ਸੋ ਇਨ੍ਹਾਂ ਚੀਜ਼ ਉਤੇ ਗੋਰ ਕੀਤਾ ਜਾਵੇ ਦੇਖੋ ਕਿਸੇ ਵੀ ਜ਼ਿੰਦਗੀ ਨਾਲ ਵੇਰ ਨਹੀਂ ਰੱਖਣਾ ਚਾਹੀਦਾ ਹੈ ਜੇ ਕਿਸੇ ਨਾਲ ਗੁਸਾ ਗਿੱਲ ਹੈ ਵੀ ਹੈ ਤਾਂ ਓਹਨੂੰ ਇੱਕ ਬੋਲਬਾਣੀ ਦੇ ਤੋਰ ਤੇ ਯਾ ਨਿੱਜੀ ਤੋਰ ਤੇ ਓਹਨੂੰ ਇਹ ਖਤਮ ਕਾਰ ਲੈਣਾ ਸਹੀ ਹੈ ਪਰ ਇਹ ਨਹੀਂ ਭੁਲਕੁਲ ਹੀ ਓਹਨੂੰ ਗੋਲੀਆਂ ਮਾਰ ਦਿੱਤੀਆਂ ਜਾਣ ਕਿਸੇ ਵੀ ਜ਼ਿੰਦਗੀ ਤੋਂ ਉਤੋਂ ਗੱਲ ਤੁਹਾਡੀ ਜੇੜੀ ਕਿਸੇ ਨਾਲ ਗੁਸਾ ਗਿੱਲ ਏਹ ਓਦੀ ਜ਼ਿੰਦਗੀ ਤੋਂ ਉੱਪਰ ਨਹੀ ਹੋਣਾ ਚਾਹੀਦਾ ਜ਼ਿੰਦਗੀ ਤੋਂ ਨਿੱਕੇ ਨਿੱਕ ਹੋਵੇ ਜ਼ਿੰਦਗੀ ਅਗਲੇ ਨੂੰ ਇੱਕੋ ਵਾਰ ਮਿਲਣੀ ਹੈ ਤਾਣੁ ਵੀ ਇੱਕੋ ਵਾਰ ਮਿਲਣੀ ਜੇ ਅੱਜ ਤੁਸੀ ਓਹਨੂੰ ਕਰੋ ਗਏ ਕੱਲ ਨੂੰ ਤਾਣੁ ਕਰਨ ਵਾਸਤੇ ਵੀ ਕਈ ਬੈਠ ਨੇ ਠੀਕ ਤੇ ਏਹ ਚੀਜ ਲੰਬੀ ਦੂਰ ਦੀ ਸੋਚ ਕੇ ਜੇ ਏਹ ਕੰਮਾਂ ਚ ਪਿਆ ਕਰੋ

ਕਿਉ ਕਿ ਮਾਂ ਬਾਪ ਨੂੰ ਦੇਖੋ ਮਾਂ ਬਾਪ ਨੂੰ ਬਿਲਕੁਲ ਪਤਾ ਨਹੀਂ ਹੁੰਦਾ ਜੀ ਕਿ ਇਹ ਚੀਜ ਤੁਸੀ ਕਿਉ ਦਿਖਾ ਰਹੀਏ ਹੋ ਕਿਦੇ ਨਾਲ ਦਿਖਾ ਰਹੀਏ ਹੋ ਓਹਨਾ ਨੂੰ ਇਸ ਚੀਜ ਦਾ ਕੋਈ ਕਾਰਨ ਨਹੀਂ ਪਤਾ ਹੁੰਦਾ ਮੇਨ ਗੱਲ ਕਿ ਹੁੰਦੀ ਹੈ ਅਸੀਂ ਰ ਵਰੋਧ ਦੇ ਚੱਕਰਾਂ ਚ ਪਏ ਜਾਣੇ ਕਿ ਜੇੜੀ ਗੱਲ ਬਿਨਾਂ ਸੋਚੇ ਥੋੜੀ ਗੱਲ ਸੁਨ ਕੇ ਅਸੀਂ ਕੇ ਦੀਨੇ ਅਸੀਂ ਏਹ ਕਰਦਾ ਗਏ ਅਸੀਂ ਉਹ ਕਰਦਾ ਗਏ ਅਸੀਂ ਏਦਾਂ ਬੰਦੇ ਨਾਲ ਅਸੀਂ ਏ ਨੁਕਸਾਨ ਕਰਾ ਗਏ ਅਸੀਂ ਓਹ ਨੁਕਸਾਨ ਕਰਾ ਗਏ ਬਜਾਏ ਜੀ ਅਸੀਂ ਇੱਕ ਛੋਟੀ ਜੀ ਸਿਆਣੀ ਗੱਲ ਕਰਨ ਦੀ ਬਜਾਏ ਅਸੀਂ ਓਹ ਚੀਜ ਨੂੰ ਲੰਬਾ ਲੈ ਜਾਕੇ ਲੜਾਈਆਂ ਦੇ ਵਿੱਚ ਪੈ ਜਾਂਦੇ ਆ ਲੜਾਈਆਂ ਕਰਕੇ ਅੱਗੇ ਵੇਰ ਵਾਦ ਜਾਣੇ ਵੈਰ ਵਰੋਧ ਹੁੰਦੇ ਲੋਕਾਂ ਨਾਲ ਓਹ ਚੀਜਾਂ ਨਾ ਕੀਤੀਆਂ ਜਾਣ ਬਜਾਏ ਕਿ ਇੱਕ ਸਮਝੌਤਾ ਕਰ ਲਿਆ ਜਾਵੇ ਬੈਠ ਨਿੱਜੀ ਤੋਰ ਤੇ ਬੈਠਾ ਕੇ ਗੱਲ ਬਾਤ ਕੀਤੀ ਜਾਵੇ ਜਿੰਦੇ ਨਾਲ ਉਦਾ ਹਾਲ ਨਿੱਕਲ ਜਾਵੇ ਗੱਲ ਦਾ ਜੇ ਗੱਲ ਦਾ ਹਾਲ ਨਹੀਂ ਨਿਕਲਦਾ ਤਾ ਉਸੇ ਉਤੇ ਕਈ ਹੋਰ ਚੀਜਾਂ ਉਤੇ ਧਿਆਨ ਦੇਣਾ ਬਣਦਾ ਜਿਵੇ ਕਿ ਕਿਊ ਨਹੀਂ ਨਿਕਲ ਰਹਿਆ ਯਾ ਕਿ ਗੱਲ ਹੈ ਦੇਖੋ ਦੋਨਾਂ ਦੀ ਚਾਈਏ ਜੀਦੀ ਗ਼ਲਤੀ ਹੈ ਉਹ ਕਹਿੰਦੇ ਹੈ ਨਾ ਕਿ ਓਦੀ ਜ਼ਮੀਨ ਦਾਬਲੀ ਕਬਜ਼ਾ ਲੈਣ ਗਿਆ ਤਾ ਗੋਲੀਆਂ ਮਾਰ ਤੀਆਂ ਜੀ ਜੇ ਕਿਸੇ ਦਾ ਹਾਲ ਕੋਈ ਹੈਗਾ ਯਾ ਨਹੀਂ ਨਿਕਲਦਾ ਤਾ ਉਹ ਬੰਦਾ ਆਪਣੀ ਜ਼ਮੀਨ ਛੱਡ ਦਵੇ ਕਿਸੇ ਦੇ ਕਬਜੇ ਨਾ ਕਰੇ

ਰੋਕ ਪਾਨ ਲਈ ਇਹ ਚੀਜ ਨੂੰ ਤੇ ਠੰਡ ਪਾਨ ਲਈ ਇਹ ਚੀਜਾਂ ਮੈਂ ਇਹੀ ਚਾਹੀਦਾ ਕਿ ਵਦਿਹਾ ਤੋਂ ਵਦਿਹਾ ਅਫਸਰ ਆਪਣੀਆਂ ਆਪਣੀਆਂ ਡਿਊਟੀਆ ਨਿਬਾਨ ਜਿਥੇ ਜਿਥੇ ਜੇੜੇ ਜੇੜੇ ਸ਼ਹਿਰ ਵਿੱਚ ਹੈਗੇ ਗੈਂਗਸਟਰ ਫ਼ਸੇ ਹੋਏ ਨੇ ਯਾ ਅਜੇ ਕਿਸੇ ਦਾ ਸਹਾਰਾ ਬਣੇ ਹੋਏ ਨੇ ਤੋਂ ਇਨ੍ਹਾਂ ਸਰਕਾਰਾਂ ਨੂੰ ਦੋਸ਼ ਨਾ ਦਿੱਤੋ ਜਾਵੇ ਜੋ ਕਰਨਾ ਅਸੀਂ ਆਪ ਹੀ ਕਰਨਾ ਹੈ ਅਸੀਂ ਆਪ ਹੀ ਏਤੇ ਭਰਨਾ ਹੈ ਸਾਨੂੰ ਇੱਕ ਦੂਜੇ ਨਾਲ ਖੜਨਾ ਪੈਗਾ ਅਸੀਂ ਕਿਸੇ ਦੇ ਇਲਜਾਮ ਲਗਾਂ ਤੋਂ ਪਹਿਲਾਂ ਆਪਣੇ ਵੱਲ ਦੇਕੀਏ ਅਸੀਂ ਕਿਨਾਂਕ ਸਜੋਯਗ ਦੇ ਰਹੀਏ ਕਿਸੇ ਦੇ ਨਾਲ ਅਸੀਂ ਕੇਇ ਦੀਨੇ ਉਨੇ ਨਹੀ ਕੀਤਾ ਜੀ ਯਾ ਓਹਨੇ ਨਹੀਂ ਕੀਤਾ ਤੁਸੀ ਕਿ ਕੀਤਾ ਤੁਸੀ ਆਪਣੇ ਆਪ ਨੂੰ ਵੇਕੋ ਤੁਸੀ ਕਿਸੇ ਲਈ ਕਿ ਕਾਰ ਰਹੀਏ ਹੋ ਲੋਕਾਂ ਲਈ ਮੂੰਹ ਉਗਲੀ ਚੁੱਕਣੀ ਬਹੁਤ ਔਖੀ ਹੈ ਇਹੀ ਉਂਗਲ ਜਦੋ ਆਪਣੇ ਤੇ ਆਦਿ ਹੈ ਤਾ ਬਹੁਤ ਬੁਰਾ ਲੱਗਦਾ ਹੈ ਠੀਕ ਹੈ ਉਂਗਲ ਚੁੱਕਣ ਤੋਂ ਪਹਿਲਾ ਹੱਥ ਏ ਚੈੱਕ ਕਰੋ ਕਿ ਉਂਗਲ ਤਹਾਡੀ ਹੀ ਹੈ ਓ ਤੁਹਾਡੇ ਤੇ ਵੀ ਆ ਸਕਦੀ ਹੈ ਕੱਲ ਨੂੰ ਪਰ ਇਹ ਚੀਜਾਂ ਤੇ ਧਿਆਨ ਦੋ ਮੈਂ ਇਹੀ ਚਾਹੀਦਾ ਕਿ ਵਦਿਹਾ ਜ਼ਿੰਦਗੀ ਵਤੀਤ ਕਰੋ ਤੇ ਮਾਂ ਬਾਪ ਦਾ ਸਹਾਰਾ ਬਣੋ ਇਹੋ ਜੇ ਕੰਮਾਂ ਚ ਕੁੱਛ ਨਹੀਂ ਰਕੇਆ ਗੈਂਗਸਟਰ ਲਾਈਫ ਨੂੰ ਭੁੱਲ ਜੋ ਫ਼ਿਲਮਾਂ ਬਣ ਰਹੀਆਂ ਨੇ ਕੋਈ ਦਿੱਕਤ ਨਹੀਂ ਹੈ ਬਾਣ ਲੈਣ ਦੋ ਪਰ ਆਪਣੀ ਜ਼ਿੰਦਗੀ ਨੂੰ ਆਪ ਸਵਾਰੋ ਪਹਿਲਾਂ ਠੀਕ ਹੈ ਜੀ ਧੰਨਵਾਦ ਵਿਸਾਖੀ ਭਾਰਤੀਆਂ ਦਾ ਪ੍ਰਸਿੱਧ ਤਿਉਹਾਰ ਹੈ ਜੋ ਹਰ ਸਾਲ ਵਿਸਾਖ ਦੀ ਸੰਗਰਾਂਦ ਨੂੰ ਸਾਰੇ ਭਾਰਤ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਤਿਹਾਸ ਵਿਚ ਅਨੇਕਾਂ ਪ੍ਰਸੰਗ ਜੁੜ ਜਾਣ ਨਾਲ ਇਸ ਦਾ ਮਹੱਤਵ ਪਹਿਲੇ ਨਾਲੋਂ ਜ਼ਿਆਦਾ ਹੋ ਗਿਆ ਹੈ। ਇਸ ਦੀ ਸ਼ੁਰੂਆਤ ਕਿਵੇਂ ਹੋਈ, ਇਸ ਬਾਰੇ ਕੁੱਝ ਕਹਿਣਾ ਸੰਭਵ ਤਾਂ ਨਹੀਂ। ਅਸਲ ਵਿਚ ਪਹਿਲੇ ਇਹ ਤਿਉਹਾਰ ਇਕ ਰੁੱਤ ਸੰਬੰਧੀ ਮਨਾਇਆ ਜਾਂਦਾ ਸੀ। ਵਿਸਾਖ ਮਹੀਨੇ ਦੇ ਆਉਣ 'ਤੇ ਹੀ ਗਰਮੀ ਸ਼ੁਰੂ ਹੋ ਜਾਂਦੀ ਹੈ ਅਤੇ ਖੇਤਾਂ ਵਿਚ ਫਸਲਾਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਕਿਸਾਨ ਆਪਣੀਆਂ ਫਸਲਾਂ ਨੂੰ ਤਿਆਰ ਦੇਖਕੇ ਖੁਸ਼ੀ ਨਾਲ ਨੱਚ ਉੱਠਦਾ। ਇਹਨਾਂ ਫਸਲਾਂ ਨਾਲ ਮਾਲਾਮਾਲ ਹੋ ਜਾਂਦਾ। ਵਿਸਾਖ ਦੇ ਇਸ ਤਿਉਹਾਰ ਦੇ ਨਾਲ ਸਾਡੇ ਇਤਿਹਾਸ ਦੇ ਅਨੇਕਾਂ ਪੰਨੇ ਜੁੜੇ ਹੋਏ ਹਨ।

ਲੋਕਾਂ ਨਾਲ ਭਰਪੂਰ ਇਕੱਠ ਵਿਚ ਨੰਗੀ ਤਲਵਾਰ ਲੈ ਕੇ ਉਹਨਾਂ ਨੇ ਆਪਣੇ ਚੇਲਿਆਂ ਨੂੰ ਸਿਰ ਦੋਣ ਲਈ ਕਿਹਾ ਸੀ। ਇਕ-ਇਕ ਕਰ ਕੇ ਪੰਜ ਵੀਰ ਉਠੇ ਅਤੇ ਉਹਨਾਂ ਆਪਣੇ ਸਿਰ ਗੁਰੂ ਦੇ ਅੱਗੇ ਭੇਟ ਕਰ ਦਿੱਤੇ। ਗੁਰੂ ਜੀ ਨੇ ਪੰਜਾਂ ਵੀਰਾਂ ਨੂੰ ਪੰਜ ਪਿਆਰਿਆਂ ਦਾ ਨਾਂ ਦਿੱਤਾ। ਵਿਸਾਖੀ ਦੇ ਪਵਿੱਤਰ ਤੇਰਾਂ ਅਪ੍ਰੈਲ ਉੱਨੀ ਸੌ ਉੱਨੀ ਨੂੰ ਅੰਮ੍ਰਿਤਸਰ ਦੇ ਜ਼ਲਿਆਵਾਲੇ ਬਾਗ ਵਿੱਚ ਭਿਆਨਕ ਹੱਤਿਆਕਾਂਡ ਹੋਇਆ ਸੀ।